ਡੁਗਰੀ ਜਾਣਾ ਵਾ ਠੀਕ ਐ ਔਥੇ ਤੜਕੇ ਮੇਰੀ ਰਾਤ ਦਿਨ ਅਹ ਏਥੇ ਰਜਨਾ ਘਰੇ ਇੰਨਾ ਨੇਈ

ਤੇ, ਗੁਰਦਸਪੂਰ ਗਏ ਸਾਂ

ਅਸੀਂ ਇਥੋਂ ਗਏ ਸੈਂ, ਇਕ ਦਿਨ ਪਹਿਲਾਂ ਚਲੇ ਗਏ ਹਾਂ ਕੇ ਲੜੀ ਜਵਾਨਾਂ, ਗਏ ਤੇ ਲੜੀ ਹੈਗੀ

ਤੇ ਆਲੇ ਦੁਆਲੇ ਤੈਂਨੂੰ ਪਤਾ, ਜੇ ਜੇ ਹੁੰਦੇ ਆ ਆਲੇ ਦੁਆਲੇ ਕੋਠੀ ਹੁੰਦੀ ਏ ਓ ਫਰੰਟ ਫਰੰਟ ਤੇ ਪਿਆ ਈ ਵੀ ਪੱਚੀ ਕੂ ਪੀਸ ਈ ਪਏ ਤੇ ਹੋਣ ਜਹਾਨ ਦਾ ਰਾਸਤਾ ਈ ਮਾਰ ਗਯਾ ਐ ਤੇ ਬਾਕੀ ਹੁਣ ਕਈ ਪਾ ਗਏ, ਓਥੇ ਈ ਸੋਂ ਗਏ ਅੱਛਾ, ਠੀਕ ਐ ਅਸੀਂ ਵੀ ਐਦਾਂ ਈ ਕਰਨਾ ਵਾ ਅਸੀਂ ਵੀ ਤੁਰ ਪੈਣਾ ਵਾ ਰਾਤ ਓਥੇ ਰਵਾਂਗੇ ਲੜੀ, ਲੜੀ ਵੀ ਲੈ ਕੇ ਆਈਂ ਖੁੱਲੀ, ਕੀ ਚਲ ਦੂਰ ਏ ਆ

ਕੀ ਕਰਤਾ ਮੋਟਰਸੇਕਲ ਦੋ ਖੜਨੇ ਐ ਅਸੀਂ ਤੇ ਗੱਡੀ ਤੇ ਗਏ ਆ ਹੁਣ ਮਾਰੂਤੀ ਖੜੀ ਅਮ

ਬਸ, ਇੱਕੋ ਪਾਈ

ਆ ਉੱਦਾਂ ਕਦੀ ਓ ਫੜ, ਹਰਿ ਫੜ ਕਦੀ ਚਿੱਟੀ ਫੜ, ਕਦੀ ਗੁਲਾਬੀ ਫੜ ਅਪਣਾ ਮੇਡ ਕੇ ਪਾਈ ਜਾਓ ਇੱਕੋ ਰੰਗ ਤੇ ਨਾਲੇ

ਆਵਾਜ਼ ਬੜੀ ਆਉਂਦੀ ਭਰਾਵਾਂ ਏ ਹਵਾ ਹੁਵਾ ਬੜੀ ਆਉਂਦੀ

ਇੱਦਾ ਦਈਂ ਸ਼ਾਲ ਮਾੜੀ ਜੇਇ ਗੁਰਪੁਰਬ ਤੇ ਗਏ ਨਸ਼ਾ ਅਮ

ਤੇ ਚਾਹੁੰਦੇ ਹਾਂ ਤੇ ਪਿੰਡ, ਨਾਲ ਈ ਆ ਪਿੰਡ, ਉਥ੍ਹੇ ਜਾਇਦਾ ਅਸੀਂ ਕਿੱਦਾਂ

ਲੜੀ ਪਾਇਦੀ ਔਦੇ ਫਿਰ ਤੇ ਹੈਗਾ ਏ, ਸਾਢੇ ਪਿੰਡ ਵੀ ਹੈਗਾ ਗੁਰੁਦ੍ਵਾਰੇ

ਓ ਤੇ ਪਿੰਡੋ ਪਿੰਡ ਈ ਆ, ਚੰਗੀ ਗੱਲ ਈ ਆ

ਕਿੱਦਾਂ, ਖਾਦਾ ਰੋਟੀ-ਪਾਣੀ ਕੇ ਨਹੀਂ ਹਾਲੇ ਰੋਟੀ ਪਾਣੀ ਤੇ ਖੜਾ ਵਾ ਘਰੋਂ ਖਾ ਕੇ ਆਏ ਜੇ ਕੇ ਬਾਬੇ ਖਵਾਯਾ ਐ ਘਰੋਂ ਖਾਯਾ, ਇਕ ਦਿਨ ਬਾਬੇ ਵਲੋਂ

ਇਕ ਦਿਨ ਸਮਾਂ ਆਣਾ, ਬਾਬੇ ਨਾਲ ਖਾਵਾਂਗੇ ਨੀ ਬਾਬੇ ਵੱਲੋਂ, ਛਕਣਾ ਹਾਲੇ? ਛਕ ਲੈਣਗੇ ਬਾਬੇ ਕੋਲੋਂ, ਛਕਣ ਲਈ ਠੀਕ ਐ ਸਾਡੇ ਬੰਦੇ, ਸੰਗਦੇ ਰਹਿੰਦੇ ਸਾਡੇ ਤੇ ਐਨਾ ਵੇਖੀ ਜਾਣੇ ਇਕ ਦੂਜੇ ਦੇ ਮੂੰਹ ਵਲ ਭੀ ਕੌਣ ਕਵੇ ਕੇ ਰੋਟੀ ਖਾਣੀ ਐ ਕੌਣ ਕਵੇ ਭੀ ਚਾ ਪੀਣੀ ਐ ਓ ਵੱਡਾ ਬੰਦਾ

ਅੱਛਾ ਤੂੰ ਵੱਡਾ ਵਾ ਜ਼ਿਆਦਾ ਵੱਡਾ ਐ , ਐਡਾ ਵੀ ਨੀ ਵੱਡਾ, ਔਂਦਾਂ ਮੈਂ ਯਾਨੀ ਕੇ ਵੱਡਾ ਮੈਂ ਨਹੀਂ ਹਾਂ ਕਬਜ ਉਮਰ ਦੇ ਹਿਸਾਬ ਨਾਲ ਲੱਗਦਾ ਹੁੰਦਾ ਐ

ਕਦੀ ਕਦ ਕਹਿ ਦੇਣਾ ਐ ਕਦੀ ਉਮਰ ਕਹਿ ਦੇਣਾ ਐ ਆਪਣੀਆਂ ਗੱਲਾਂ ਤੈਂਨੂੰ ਪਤਾ ਨੀ ਮੈਂ ਹੈਗਾ ਨੀ ਆਂ ਤੈਂਨੂੰ ਲੱਗਦਾ ਮੈਂ ਬਾਕੇ

ਨਹੀਂ ਮੈਂ ਲੱਗਦਾ ਈ ਆਂ ਤੈਂਨੂੰ ਪਰ ਹੈਗਾ ਨੀ ਆਂ

ਧੁੱਪ ਨੀ ਲੱਗਦੀ

ਤਾਂ ਚੜ੍ਹੇ ਤੇ ਤੇ ਧੁੱਪ ਨੀ ਲੱਗਦੀ? ਧੁੱਪ ਲੱਗਦੀ ਐ ਕੀ ਕਰੀਏ ਐਵੇਂ ਕੰਮ ਨੀ ਛੱਡਣੇ ਸਾਡੇ ਤੁਹਾਡਾ ਦਿਲ ਲੱਗਾ ਐ ਕੰਮ ਚ? ਊਂ ਮੈਂ ਤੁਹਾਡੀ ਗੱਲ ਸਮਝ ਗਿਆ ਹਾਂ

ਮਈ ਕਿਹਾ, ਜੇਡੇ ਕੰਮ ਏਚ ਦਿਲ ਲੱਗਾ ਅਮ ਨੀ ਤਾ ਉਹ ਵੇਲ਼ੇ ਈ ਐ, ਤਾਸ਼ ਕੁੱਟੀਣੀ ਵਾਧੂ ਅੱਜ ਅੱਜ ਨੀ ਖੇਡੀ ਤਾਸ਼ ਉਹ ਅੱਜ ਨੀ ਖੇਡੀ ਅੱਜ ਇਸਦਾ ਕੰਮ ਨੀ ਸੀ ਮਾਮਾ ਲੜੀ ਪਾਉਣਾ ਏ ਹੁਣ ਗੁੰਜਾਲਾਂ ਕੱਢਣ ਦੇ ਲੜੀ ਨੂੰ

ਧਿਆਨ ਨਾਲ ਚੜ੍ਹ ਉੱਤੇ ਬੈ ਕੇ

ਗੁੱਮਤ ਤੇ ਚੜ੍ਹਿਆ ਏਂ? ਗੁੱਮਟ ਦੇ ਅੱਗੇ, ਉੱਤੇ ਖੜੀ ਲੜੀ ਸਾਰੀ

ਧਿਆਨ ਨਾਲ ਹੀ ਆ ਬਾਬੇ ਦਾ ਨਾਲ ਏ ਆ ਬੱਸ ਇਕ

ਕਿੱਦਾਂ?

ਕੋਠੀ ਤੇ ਆ, ਕੋਠੇ ਤੇ ਜਾ ਲੈਂਟਰ ਤੇ

ਆਜੋ ਇਹ ਵੀ ਪਾਦੋ ਚਾਚੇ ਤਾਏ

ਹਮ ਠੀਕ ਈ ਆ, ਜਿੱਦਾਂ ਭਰ ਦੇਂਦੇ ਏ ਪਤਾ ਸਾਰਾ ਹੀ ਐ ਪਾਉ ਫਿਲ ਤੇ ਪਾਉਣੀ ਐ ਜੀ ਲੱਗਾ ਪਾਉਣੀ ਪੈਣੀ ਐ

ਪਾਉਣ ਦੇ, ਦਿਲ ਲੱਗਾ ਅਮ, ਪਾਉਣ ਲੜੀ, ਜਿੰਨੀ ਐ ਨੇ ਪਾਈ ਜਾਓ ਪੈਹੇ ਲੈਣੇ ਤੂੰ? ਬਾਤ ਤੇ ਗੱਲ ਪੇਹਾ ਹੀ ਕਰਾਂਦਾ ਸਾਰੀਆਂ ਕੋਲੋਂ

ਪੈਹੇ ਨੀ ਹੈਗੇ ਐੱਡਾਂ ਭਾਉ ਜੇ ਪੇਹਾ ਨਾ ਹੋਵੇ ਤੇ , ਗੱਲ ਹੀ ਪਰੇ ਐ ਜੇ ਪੈਹੇ ਨਾ ਹੋਣ ਅਮ

ਇਕ ਗੱਲ ਲਿਆਣਾ, ਸੋਚਣਾ ਵੀ ਉੱਦਾ ਨਾ ਜੇ ਪੈਹੇ ਨਾ ਤੇ ਫਿਰ ਚੀਜਾਂ ਵੀ ਨਾ ਹੋਣ, ਸਹੀ ਗੱਲ ਐ

ਅਮ ਡਾ ਦੀਏ ਮਸ਼ੀਨ ਜੀ ਜੇੜੀ ਪੇਪ ਬਣਾਉਂਦੀ ਐ

ਨਹੀਂ ਡਾ ਦੀਏ ਯਾਨੀ ਕੇ ਖਤਮ ਕਰ ਦੀਏ ਅੱਛਾ, ਚੱਲੇ ਈ ਨਾ ਪੈਹੇ ਬਣੇ ਨਾ ਹੋਏ, ਜੇੜੇ ਹੈਗੇ ਉਹ ਕੋਈ ਨੀ ਇੱਦਾ ਅੱਪਾ ਸਾਰੇ ਲੈ ਲੁਕੇ, ਘਰੇ, ਕਰ ਦਾਂ ਗੇ ਓਹਦਾ ਕੰਮ

ਤੇ ਹੋਣ ਪੇਹਾ ਆਰੀਆ ਤੇ ਨਹੀਂ ਆ ਤੇ ਖਰਾਬ ਹੋ ਜਾਣਾ, ਤੇ ਲੰਗਰ ਲੱਗ ਜਾਣੇ ਐ ਅਮ ਸਹੀ ਉੱਦਾ ਸਹੀ ਐਵੇਂ, ਨਾਲ ਚਲ ਪੈ, ਤੇਰੇ ਤੋ ਲੜੀ ਲੈਣ ਆਉਣੀ ਐ,

ਲੜੀ ਪਾ ਲਈ ਹੈ, ਰਾਹ ਚ ਗੁੰਜਾਲ ਨਿਕਲ ਗਈ ਤੇ ਲੂੰਬੜੀ ਨੇ ਬੁਰਾ ਹਾਲ ਕਰ ਦਿੱਤਾ ਸੀ ਮਾਰ ਮਾਰ ਕੇ। ਉਸਨੂੰ ਪਸ਼ੂਆਂ ਤੋਂ ਪੁੱਛਿਆ ਕਿ ਤੂੰ ਏਦਾਂ ਕਿਉਂ ਕਰਦਾ ਪਿਆਂ ਹੈਂ। ਉਹ ਨਦੀ ਤੇ ਗਏ ਅਤੇ ਬਹੁਤ ਹੌਲੀ ਹੌਲੀ ਆਪਣੇ ਪੂਛ ਪਾਣੀ ਵਿੱਚ ਡੋਬਣ ਲੱਗੇ ਪਸ਼ੂ ਉਸਦੀ ਪੂਛ ਤੋਂ ਕੱਢ ਅਹ ਕੱਢਦੇ ਹੋਏ ਪਿੱਠ ਤੇ ਆ ਗਏ ਤੇ ਲੂੰਬੜੀ ਨੇ ਆਪਣੀਆਂ ਪਿਛਲੀਆਂ ਲੱਤਾਂ ਨੂੰ ਪਾਣੀ ਤੇ ਛੱਡਣ ਤੇ ਮਜਬੂਰ ਕਰ ਦਿੱਤਾ। ਇਸੇ ਤਰ੍ਹਾਂ ਲੂੰਬੜੀ ਹੋਰ ਡੁੱਬਦੀ ਚਲੀ ਗਈ ਅਤੇ ਸਫ਼ਰ ਉਸਦੇ ਸਿਰ ਚ ਬਾਹਰ ਦਿਖਾਈ ਦਿੱਤਾ। ਸਾਰੇ ਪਸ਼ੂ ਉਸਦੀ ਬੂਥੀ ਵੱਲ ਵੇਖ ਰਹੇ ਸੀ। ਤਦ ਲੂੰਬੜੀ ਨੇ ਪਾਣੀ ਵਿੱਚ ਡੁਬਕੀ ਲਗਾ ਦਿੱਤੀ। ਪਸ਼ੂ ਦੇ ਕਿਨਾਰੇ ਤੇ ਭੱਜ ਗਏ ਪਰ ਲੂੰਬੜੀ ਦੂਜੀ ਜਗ੍ਹਾ ਤੋਂ ਪਾਣੀ ਦੇ ਬਾਹਰ ਚਲੀ ਗਈ। ਏਦਾਂ ਵੇਖਦੇ ਵੇਖਦੇ ਉਸਨੇ ਉਹਦੇ ਵੱਲ ਦੇਖਿਆ। ਇੱਕ ਕਮਜ਼ੋਰ ਪਤਲਾ ਭੇੜੀਆ ਪਿੰਡ ਦੇ ਨੇੜੇ ਘੁੰਮ ਰਿਹਾ ਸੀ। ਕਿ ਉਸਦੀ ਇੱਕ ਮੋਟੇ ਕੁੱਤੇ ਨਾਲ ਮੁਲਾਕਾਤ ਹੋਈ। ਭੇੜੀਏ ਨੇ ਕੁੱਤੇ ਨੂੰ ਪੁੱਛਿਆ ਕਿ ਕੁੱਤੇ ਇਹ ਦੱਸ ਕਿ ਤੈਨੂੰ ਸਭ ਤੋਂ ਵੱਧ ਖਾਣ ਨੂੰ ਕੀ ਪਸੰਦ ਐ। ਕੁੱਤੇ ਨੇ ਜਵਾਬ ਦਿੱਤਾ। ਲੋਕ ਦਿੰਦੇ ਹਨ। ਹਾਂ ਤੁਸੀਂ ਲੋਕ ਲਈ ਆਪਣੀ ਜਾਨ ਖੁਆਉਂਦੇ ਹੋ। ਕੁੱਤਾ ਬੋਲਿਆ ਨਹੀਂ ਸਾਡਾ ਕੰਮ ਬਹੁਤ ਔਖਾ ਹੈ। ਸਾਡਾ ਕੰਮ ਤਾਂ ਰਾਤਂ ਨੂੰ ਦੇ ਵਿੱਚ ਰਖਵਾਲੀ ਕਰਨਾ ਹੈ। ਫਿਰ ਇਸੇ ਕੰਮ ਦੇ ਲਈ ਹੀ ਤਾਂ ਸਾਨੂੰ ਰੱਖਿਆ ਹੋਇਆ ਹੈ। ਹਵਾ ਤੇ ਇੱਕ ਚੰਦਰਮਾ, ਇੱਕ ਸ਼ੇਰ ਤੇ ਇੱਕ ਬਾਘ, ਚੰਗੇ ਦੋਸਤ ਹਨ ਅਤੇ ਇਕੱਠੇ ਰਹਿੰਦੇ ਸਨ। ਨੇੜੇ ਹੀ ਇੱਕ ਸਾਧੂ ਰਹਿੰਦਾ ਸੀ। ਇੱਕ ਦਿਨ ਬਾਘ ਬੋਲਿਆ ਜਦੋਂ ਚੰਦਰਮਾ ਛੋਟਾ ਹੁੰਦਾ ਜਾਂਦਾ ਹੈ ਤਾਂ ਸਰਦੀਆਂ ਆਉਣ ਲੱਗ ਜਾਂਦੀਆਂ ਹਨ। ਸ਼ੇਰ ਨੇ ਜਵਾਬ ਦਿੱਤਾ, ਤੂੰ ਮੂਰਖ ਹੈਂ। ਜਦੋਂ ਚੰਦਰਮਾ ਵਧਦੇ-ਵਧਦੇ ਪੂਰੀ ਤਰ੍ਹਾਂ ਨਾਲ ਵਿਕਸਿਤ ਹੋ ਜਾਂਦਾ ਹੈ। ਤਦ ਸਰਦੀਆਂ ਆਉਣ ਲਗਦੀਆਂ ਹਨ। ਇਹ ਗੱਲ ਚਲਦੇ-ਚਲਦੇ ਉਨ੍ਹਾਂ ਵਿੱਚ ਬਹਿਸ ਹੋਈ। ਇੱਕ ਬਾਜ ਇੱਕ ਰੁੱਖ ਦੀ ਟਹਿਣੀ ਤੇ ਰਹਿੰਦਾ ਸੀ। ਇਸੇ ਰੁੱਖ ਨੂੰ ਛੱਡ ਕੇ ਇੱਕ ਲੂੰਬੜੀ ਦੇ ਵਿੱਚ ਰਹਿਣ ਲੱਗ ਗਿਆ। ਇੱਕ ਦਿਨ ਜਦੋਂ ਲੂੰਬੜੀ ਛੱਡ ਕੇ ਨਿਕਲੀ ਤਾਂ ਬਾਜ ਉਸਨੂੰ ਦੇਖਣ ਲੱਗ ਗਿਆ ਅਤੇ ਆਪਣੇ ਬੱਚਿਆਂ ਨੂੰ ਦੇਣ ਲੱਗ ਗਿਆ। ਲੂੰਬੜੀ ਦੇ ਬੱਚਿਆਂ ਨੂੰ ਚੁੱਕ ਲੈ ਗਿਆ। ਜਦੋਂ ਲੂੰਬੜੀ ਧਰਤੀ ਉਤੇ ਨਾਲ ਜੁੜੀ ਹੋਈ ਸੀ ਤਾਂ ਬੇਨਤੀ ਕੀਤੀ, ਬੱਚਿਓ ਪਿੱਛੇ ਮੁੜ ਜਾਓ, ਬੱਚਿਓ ਪਿੱਛੇ ਮੁੜ ਜਾਓ। ਦੋ-ਤਿੰਨ ਵਾਰ ਇਹ ਚੀਜ਼ ਬੋਲਦੀ ਰਹੀ। ਇੱਕ ਵਾਰ ਦੀ ਗੱਲ ਹੈ ਤਿੰਨ ਬੱਦਲ ਆਪਸ ਵਿੱਚ ਬਹੁਤ ਚੰਗੇ ਦੋਸਤ ਸੀ। ਉਹ ਨਾਲ ਰਲ ਕੇ ਘਾਹ ਚਰਨ ਜਾਂਦੇ ਹਨ ਅਤੇ ਬਿਨਾਂ ਕਿਸੇ ਖੁਆਇਸ਼ ਤੋਂ ਇੱਕ-ਦੂਜੇ ਦੀ ਸਲਾਹ ਪੁੱਛਦੇ ਹਨ ਕਿ ਤੈਨੂੰ ਕੀ ਪਸੰਦ ਹੈ। ਇੱਕ ਖੂਬਸੂਰਤ ਪਿੰਡ ਸੀ। ਚਾਰੇ ਪਾਸੇ ਬਹੁਤ ਹੀ ਵੱਡੇ-ਵੱਡੇ ਰੁੱਖ ਲੱਗੇ ਹੋਏ ਸਨ। ਪਹਾੜੀ ਦੇ ਪਿੱਛੇ ਇੱਕ ਸ਼ੇਰ ਰਹਿੰਦਾ ਸੀ। ਜਦੋਂ ਵੀ ਉਹ ਉਚਾਈ ਤੇ ਚੜ੍ਹ ਕੇ ਗਰਜਦਾ ਸੀ। ਤਾਂ ਗਰਜਦਾ

ਔਖਾ ਸੀ ਤੇ ਭੁੱਖਾ ਸੀ। ਦੋਨੋਂ ਜਾਣੇ ਉਸ ਪਿੰਡ ਵੱਲ ਵੇਖਣ ਲੱਗ ਗਏ। ਉਨ੍ਹਾਂ ਕੁਛ ਦਿਨਾਂ ਦੇ ਵਿੱਚ ਹੀ ਖਾਧਾ ਸੀ। ਸ਼ਿਕਾਰ ਦੀ ਭਾਲ ਵਿੱਚ ਉਹ ਥੱਲੇ ਗਿਆ ਅਤੇ ਪਿੰਡ ਵਿੱਚ ਵੜ ਗਿਆ। ਉਹ ਸ਼ਿਕਾਰ ਦੀ ਭਾਲ ਵਿੱਚ ਘੁੰਮ ਰਿਹਾ ਸੀ। ਦੂਰੋਂ ਉਸਨੂੰ ਇੱਕ ਝੌਂਪੜੀ ਦਿਖਾਈ ਦਿੱਤੀ। ਸ਼ੇਰ ਨੇ ਸੋਚਿਆ, ਇਥੇ ਮੈਨੂੰ ਕੁਝ ਖਾਣ ਨੂੰ ਮਿਲ ਸਕਦਾ ਹੈ। ਉਹ ਹੌਲੀ-ਹੌਲੀ ਆਪਣੇ ਪੈਰ ਉਸ ਝੌਂਪੜੀ ਵੱਲ ਵਧਾਉਣ ਲੱਗ ਗਿਆ। ਉਹ ਥੱਲੇ ਬੈਠ ਗਿਆ, ਝੌਂਪੜੀ ਦੇ ਅੰਦਰ ਬੱਚਿਆਂ ਦੇ ਰੋਣ ਦੀ ਆਵਾਜ਼ ਆ ਰਹੀ ਸੀ। ਇੱਕ ਵਾਰ ਦੀ ਗੱਲ ਹੈ ਤਿੰਨ ਬਲਦ ਆਪਸ ਵਿੱਚ ਬਹੁਤ ਚੰਗੇ ਦੋਸਤ ਸਨ। ਉਹ ਨਾਲ ਰਲ ਕੇ ਘਾਹ ਚਰਨ ਜਾਂਦੇ ਹਨ ਅਤੇ ਬਿਨਾਂ ਕੁਝ ਆਖੇ ਤੋਂ ਇੱਕ-ਦੂਜੇ ਤੋਂ ਕੁਝ ਸਵਾਲ ਪੁੱਛਦੇ ਹਨ। ਤੇ ਇੱਕ ਸ਼ੇਰ ਸੋ ਰਿਹਾ ਸੀ। ਇੱਕ ਚੂਹਾ, ਉਸਦੇ ਸਰੀਰ ਤੋਂ ਭੱਜ ਗਿਆ। ਸ਼ੇਰ ਜਾਗ ਗਿਆ ਅਤੇ ਉਸਨੇ ਚੂਹੇ ਨੂੰ ਫੜ ਲਿਆ। ਚੂਹਾ ਉਸਦੇ ਤਰਲੇ ਕਰਨ ਲੱਗ ਗਿਆ ਕਿ ਉਹ ਉਸਨੂੰ ਛੱਡ ਦੇਵੇ। ਚੂਹੇ ਨੇ ਕਿਹਾ। ਜੇ ਤੁਸੀਂ ਮੈਨੂੰ ਛੱਡ ਦੇਵੋਂ, ਤਾਂ ਮੈਂ ਕਦੇ ਵੀ ਤੁਹਾਡੇ ਕੰਮ ਆ ਸਕਦਾ ਹਾਂ। ਸ਼ੇਰ ਇਹ ਸੁਣ ਕੇ ਹੱਸਣ ਲੱਗ ਪਿਆ ਕਿ ਚੂਹਾ, ਉਸਦੇ ਕੰਮ ਕਿਵੇਂ ਆ ਸਕਦਾ ਹੈ।

ਚੂਹੇ ਨੇ ਸ਼ੇਰ ਦੇ ਦਹਾੜਨ ਦੀ ਆਵਾਜ਼ ਸੁਣੀ ਤੇ ਭੱਜਦੇ ਹੋਏ ਪਹੁੰਚਿਆ ਤੇ ਆਪਣੇ ਦੰਦਾਂ ਨਾਲ ਰੱਸੀ ਨੂੰ ਕੱਟ ਦਿੱਤਾ ਤੇ ਸ਼ੇਰ ਨੂੰ ਆਜ਼ਾਦ ਕਰ ਦਿੱਤਾ। ਤੈਨੂੰ ਯਾਦ ਆ ਨਾ ਕਿ ਮੇਰੇ ਕਹਿਣ ਤੇ ਮੈਂ ਤੈਨੂੰ ਇੱਕ ਵਾਰ ਕਿਹਾ ਸੀ ਤੂੰ ਮੈਨੂੰ ਕਦੇ ਵੀ ਆਵਾਜ਼ ਮਾਰ ਲਈਂ, ਮੈਂ ਤੇਰੀ ਮਦਦ ਦੇ ਲਈ ਆ ਜਾਵਾਂਗਾ। ਪਸ਼ੂਆਂ ਦੀ ਪਸ਼ੂ ਇੱਕ ਲੂੰਬੜੀ ਦਾ ਬੁਰਾ ਹਾਲ ਕਰ ਦਿੱਤਾ। ਉਸਨੇ ਪੁੱਛਿਆ ਤਕਰੀਬਨ ਸੋਚੋ। ਉਹ ਨਦੀ ਕੋਲ ਗਈ ਅਤੇ ਬਹੁਤ ਹੌਲੀ-ਹੌਲੀ ਆਪਣੀ ਪੂਛ ਪਾਣੀ ਵਿੱਚ ਡੋਬਣ ਲੱਗੀ। ਪਿੱਛੇ ਤੋਂ ਹੀ ਕੁੱਦਦੇ ਹੋਏ ਆਇਆ, ਉਸਦੀ ਪਿੱਠ ਤੇ ਆ ਡਿੱਗਿਆ। ਤਦ ਲੂੰਬੜੀ ਨੇ ਆਪਣੀਆਂ ਪਿਛਲੀਆਂ ਲੱਤਾਂ ਪਾਣੀ ਵਿੱਚ ਡੋਬਣ ਲੱਗੀ ਉਸਦੀ ਪਿੱਠ ਤੇ ਹੋਰ ਅੱਗੇ-ਅੱਗੇ ਗਰਦਨ ਤੱਕ ਤੇ ਸਿਰ ਤੱਕ ਪਾਣੀ ਜਾਣ ਲੱਗ ਗਿਆ। ਲੂੰਬੜੀ ਹੋਰ ਡੁੱਬਦੀ ਚਲੀ ਗਈ। ਤੇ ਸਿਰਫ਼ ਉਸਦਾ ਸਿਰ ਹੀ ਬਾਹਰ ਦਿਖਾਈ ਦੇ ਰਿਹਾ ਸੀ। ਸਾਰੇ ਪਸ਼ੂ ਉਸਦੀ ਵੱਲ ਵੇਖਦੇ ਪਏ ਸੀ। ਤਦ ਲੂੰਬੜੀ ਨੇ ਪਾਣੀ ਵਿੱਚ ਡੁਬਕੀ ਲਗਾ ਦਿੱਤੀ। ਪਸ਼ੂ ਕਿਨਾਰੇ ਉਹ ਇਕੱਲੀ ਹੀ ਲੂੰਬੜੀ ਸੀ ਜੋ ਪੁੱਜ ਰਹੀ ਸੀ। ਬਾਕੀ ਸਾਰੇ ਪਸ਼ੂ ਉਸਨੂੰ ਦੇਖਦੇ ਪਏ ਸੀ ਸਿਰਫ਼। ਤਾਂ ਉਸਨੂੰ ਦੇਖਦੇ-ਦੇਖਦੇ ਇੱਕ ਸ਼ੇਰ ਸੋ ਰਿਹਾ ਸੀ। ਇੱਕ ਚੂਹਾ ਉਸਦੇ ਉਪਰੋਂ ਕੁੱਦ ਗਿਆ। ਕੁੱਦਦੇ ਹੋਏ ਉਸਨੇ ਉਸਤੋਂ ਮੰਗਿਆ। ਇੱਕ ਗਧੇ ਨੇ ਸ਼ੇਰ ਦੀ ਖੱਲ ਪਾ ਲਈ।

ਉਤਰ ਗਈ ਅਤੇ ਉਸਦੇ ਖੱਲ ਥੱਲੇ ਇੱਕ ਗਧਾ ਦਿਸਣ ਲੱਗ ਗਿਆ। ਲੋਕ ਭੱਜਦੇ ਹੋਏ ਆਏ ਅਤੇ ਉਨ੍ਹਾਂ ਦੋਨਾਂ ਨੂੰ ਕੁੱਟ-ਕੁੱਟ ਕੇ ਉਥੋਂ ਭਜਾ ਦਿੱਤਾ। ਭੱਜਦੇ-ਭੱਜਦੇ ਉਨ੍ਹਾਂ ਨੇ ਵੇਖਿਆ, ਇਹ ਤਾਂ ਮੈਨੂੰ ਹੀ ਮਾਰਨ ਆ ਰਹੇ ਹਨ। ਇੱਕ ਗਧੇ ਨੇ ਇੱਕ ਸ਼ੇਰ ਦੀ ਖੱਲ ਪਾਈ ਹੋਈ ਸੀ। ਉਹੋ ਨੇ ਉਹਨੂੰ ਵੇਖਿਆ ਤੇ ਵੇਖਦੇ-ਵੇਖਦੇ ਪੁੱਛਿਆ ਕਿ ਤੂੰ ਕੀ ਕਰ ਰਿਹਾ ਹੈਂ। ਤੇ ਨਗਰ ਵਿੱਚ ਇੱਕ ਕੁੱਤਾ ਵੀ ਰਹਿੰਦਾ ਸੀ। ਇੱਕ ਦਿਨ ਕੁਝ ਕੁੱਤੇ ਇੱਕ ਦੂਜੇ ਵੱਲ ਵੇਖ ਕੇ ਭੌਂਕ ਰਹੇ ਸੀ। ਇੱਕ ਵਾਰੀ ਇੱਕ ਗਿੱਦੜ ਇੱਕ ਲੂੰਬੜੀ ਦੇ ਘਰ ਵਿੱਚ ਵੜ ਗਿਆ ਅਤੇ ਕੱਪੜਿਆਂ ਨੂੰ ਰੰਗਨ ਲਈ ਨੀਲੇ ਰੰਗ ਨਾਲ ਖੇਡਣ ਲੱਗ ਗਿਆ। ਖੇਡਦੇ-ਖੇਡਦੇ ਜਦੋਂ ਉਹ ਬਾਹਰ ਨਿਕਲਿਆਂ ਤਾਂ ਉਹ ਪੂਰੀ ਤਰ੍ਹਾਂ ਨੀਲਾ ਹੋ ਗਿਆ। ਜਦੋਂ ਗਿੱਦੜ ਜੰਗਲ ਚ ਵਾਪਸ ਆਇਆ, ਪਰਤਿਆਂ ਤੇ ਜਾਨਵਰਾਂ ਨੇ ਦੇਖ-ਦੇਖ ਕੇ ਡਰ ਗਏ। ਵੀ ਇਹ ਕੌਣ ਆ ਗਿਆ। ਉਨ੍ਹਾਂ ਨੂੰ ਸਮਝ ਹੀ ਨਹੀਂ ਆਇਆ ਕਿ ਇਹ ਅਜੀਬ ਜਾਨਵਰ ਕੌਣ ਹੈ। ਗਿੱਦੜ ਬੋਲਿਆ ਡਰਨ ਦੀ ਕੋਈ ਗੱਲ ਨਹੀਂ ਹੈ, ਮੈਨੂੰ ਰੱਬ ਨੇ ਖਾਸ ਤੌਰ ਤੇ ਬਣਾਇਆ ਹੈ। ਤੁਹਾਡੀ ਹੀ ਮਦਦ ਕਰਨ ਦੇ ਲਈ। ਲੂੰਬੜੀ ਤੇ ਹੋਰਾਂ। ਇਹ, ਭੁੱਖੀ ਲੂੰਬੜੀ ਜੰਗਲ ਦੇ ਵੱਲ ਇਧਰ-ਉਧਰ ਵੇਖ ਰਹੀ ਸੀ। ਅਚਾਨਕ ਉਸਦੀ ਨਜ਼ਰ ਪੱਕੇ ਰਸੀਲੇ ਅੰਗੂਰਾਂ ਵੱਲ ਪੈ ਗਈ। ਉਸਨੇ ਮਨ ਵਿੱਚ ਸੋਚਿਆ, ਇਹ ਅੰਗੂਰ ਤਾਂ ਬਹੁਤ ਸਵਾਦ ਹੋਣੇ ਚਾਹੀਦੇ ਹਨ। ਉਸਨੇ ਇੱਛਾ ਕੀਤੀ ਕਿ ਮੈਂ ਇਹ ਅੰਗੂਰ ਜ਼ਰੂਰ ਖਾਵਾਂਗੀ। ਅੰਗੂਰ ਕਾਫ਼ੀ ਉਚਾਈ ਤੇ ਲੱਗੇ ਸਨ। ਲੂੰਬੜੀ ਨੇ ਛਾਲ ਮਾਰ ਕੇ ਅੰਗੂਰ ਤੋੜਨ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਹ, ਉਨ੍ਹਾਂ ਤੱਕ ਨਹੀਂ ਪਹੁੰਚ ਸਕੀ। ਉਹ ਛਾਲ ਮਾਰ-ਮਾਰ ਕੇ ਅੰਗੂਰ ਤੋੜਨ ਦੀ ਕੋਸ਼ਿਸ਼ ਕਰਦੀ ਰਹੀ। ਪਰ ਉਹ ਹਰ ਵਾਰ ਹੀ ਅਸਫ਼ਲ ਹੋਈ। ਜਦੋਂ ਇਹ ਯਤਨ ਕਰ ਕਰ ਕੇ ਉਹ ਥੱਕ ਗਈ। ਤਾਂ ਉਸਨੂੰ ਸਮਝ ਆਇਆ ਕਿ ਮੈਂ ਉਸ ਉਚਾਈ ਤੱਕ ਨਹੀਂ ਪਹੁੰਚ ਸਕਦੀ। ਇਹੀ ਸੀ ਮੇਰੀ ਅੱਜ ਦੀ ਕਹਾਣੀ। ਸਵੈ ਅਧਿਐਨ ਜੀਵਨ ਜਾਚ ਦਾ ਇਕ ਮਹੱਤਵਪੂਰਨ ਅੰਗ ਹੈ। ਸਵੈ ਅਧਿਐਨ ਦਾ ਅਰਥ ਹੈ ਆਪਣੇ ਆਪ ਪੜਨਾ ਜਾ ਅਧਿਐਨ ਕਰਨਾ। ਕੁਝ ਲੋਗ ਸੋਚਦੇ ਹਨ ਕੇ ਸਕੂਲ, ਕਾਲਜ ਜਾ ਯੂਨੀਵਰਸਿਟੀਆਂ ਦੀਆਂ ਸ਼੍ਰੇਣੀਆਂ ਪਾਸ ਕਰ ਲੈਣੀਆਂ ਅਧਿਐਨ ਦੀ ਉਤਮ ਸੀਮਾਂ ਹੈ ਪਰ ਇਹ ਗੱਲ ਪੂਰੀ ਠੀਕ ਨਹੀਂ ਹੈ ਸਕੂਲਾਂ, ਕਾਲਜਾਂ ਵਿਚ ਤਾਂ ਸਗੋਂ ਸਵੈ ਅਧਿਐਨ ਕਰਨ ਦੀ ਜਾਚ ਸਿਖਾਈ ਜਾਂਦੀ ਹੈ, ਇੰਝ ਵੀ ਕਿਹਾ ਜਾ ਸਕਦਾ ਹੈ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 ਗਿਆਨ ਪ੍ਰਾਪਤ ਕਰਕੇ ਮਹਾਨ ਕਾਰਜ ਕੀਤੇ ਹਨ। ਅੱਜ ਕੱਲ ਹਰ ਵਿਸ਼ੇ ਉੱਤੇ ਭਾਂਤ-ਭਾਂਤ ਦੀਆਂ ਪੁਸਤਕਾਂ ਲਿਖੀਆਂ ਮਿਲਦੀਆਂ ਹਨ। ਇਨ੍ਹਾਂ ਸਾਰੀਆਂ ਨੂੰ